ਨੀਤੀ ਅਤੇ ਸਮਾਜ ਆਦਿਕ ਦੇ ਮਾਮਲਿਆਂ ਵਿੱਚ ਬਣ ਕੇ ਪਰਸਪਰ ਈਰਖਾ ਨਾਲ ਸੜਦੇ ਅਤੇ ਲੜਦੇ ਹਨ। ਉਹ ਲੋਕ-ਪ੍ਰਲੋਕ ਦਾ ਸੁੱਖ ਖੋ ਬੈਠਦੇ ਹਨ। ਅਤੇ ਪਰਮ ਪਿਤਾ ਵਾਹਿਗੁਰੂ ਦੇ ਪੁੱਤਰ ਕਹਾਉਣ ਦੇ ਅਧਿਕਾਰ ਤੋਂ ਹੀ ਨਹੀਂ ਬਲਕਿ ਮਨੁੱਖ ਪਦਵੀ ਤੋਂ ਵੀ ਪਤਿਤ ਹੋ ਜਾਂਦੇ ਹਨ। ਅਤੇ ਵਿਦਵਾਨ ਤਥਾ ਪ੍ਰਤਾਪੀ ਕੌਮਾਂ ਤੋਂ ਗੁਲਾਮੀ ਨਾਲ ਵੇਖੇ ਜਾਂਦੇ ਹਨ। ਇਸ ਤੋਂ ਉਲਟ ਜੋ ਭਿੰਨ-ਭਿੰਨ ਧਰਮੀ ਹੋਣ ਪਰ ਵੀ ਇੱਕ nation ਵਾਂਗ ਮਿਲ ਕੇ ਰਹਿੰਦੇ ਹਨ। ਅਤੇ ਇੱਕ ਵੀ ਹਾਨੀ ਲਾਭ ਨੂੰ ਦੇਸ਼ ਦੀ ਹਾਨੀ ਲਾਭ ਮੰਨਦੇ ਹਨ, ਉਹ ਸਭ ਸੁੱਖਾਂ ਦੇ ਪਾਤਰ ਹੁੰਦੇ ਹਨ। ਅਤੇ ਸਭ ਕੌਮਾਂ ਤੋਂ ਸਨਮਾਨ ਪਾਉਂਦੇ ਹਨ। ਭਾਰਤ ਸੇਵਕ ਕਾਹਨ ਸਿੰਘ ਏਕੋ ਓਕਾਰ ਵਾਹਿਗੁਰੂ ਜੀ ਕੀ ਫਤਿਹ । ਭੂਮਿਕਾ ਪਿਆਰੇ ਖਾਲਸਾ ਜੀ। ਆਪ ਮੇਰੇ ਇਸ ਲੇਖ ਨੂੰ ਦੇਖ ਕੇ ਅਸਚਰਜ ਹੋਵੇਗੇ ਅਤੇ ਪ੍ਰਸ਼ਨ ਕਰੋਗੇ ਕਿ ਖਾਲਸਾ ਤਾਂ ਬਿਨਾਂ ਤੋਂ ਹਿੰਦੂਆਂ ਤੋਂ ਭਿੰਨ ਹੈ ਫਿਰ ਇਹ ਲਿਖਣ ਦੀ ਕੀ ਲੋੜ ਸੀ। ਕਿ ਹਮ ਹਿੰਦੂ ਨਹੀਂ। ਅਤੇ ਜੇ ਐਸਾ ਲਿਖਿਆ ਹੈ ਤਾਂ ਨਾਲ ਹੀ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਇਸਾਈ ਔਰ ਬੋਧ ਆਦਿਕ ਵੀ ਨਹੀਂ ਹਾਂ। ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਜੋ ਕਿ ਸਤਿਗੁਰੂ ਦੇ ਪੂਰੇ ਵਿਸ਼ਵਾਸੀ । ਗੁਰਬਾਣੀ ਅਨੁਸਾਰ ਚਲਦੇ ਹਨ ਔਰ ਖਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਨੂੰ ਸਮਝਉਣ ਲਈ ਮੈਂ ਇਹ ਪੁਸਤਕ ਨਹੀਂ ਲਿਖਿਆ। ਇਹ ਗ੍ਰੰਥ ਉਹਨਾਂ ਭਾਈਆਂ ਨੂੰ ਉਪਦੇਸ਼ ਦੇਣ ਲਈ ਹੈ ਜਿੰਨ੍ਹਾਂ ਪਰ।

ਸਾਰੇ ਆਦਮੀ ਅਤੇ ਪਸ਼ੂ ਉਸ ਨੂੰ ਸ਼ੇਰ ਸਮਝ ਕੇ ਇਤਨਾ ਡਰਨ ਕਿ ਕੋਈ ਉਸ ਦੇ ਪਾਸ ਨਾ ਜਾਵੇ। ਔਰ ਉਹ ਚੱਕਣ ਦੇ ਦੁੱਖ ਤੋਂ ਛੁਟਕਾਰਾ ਪਾ ਕੇ ਮਨ ਭਾਉਂਦਿਆਂ ਖੇਤਿਆਂ ਖਾ ਕੇ। ਮੋਟਾ ਡਾਢਾ ਹੋ ਗਿਆ। ਔਰ ਅਨੰਦਪੁਰ ਦੇ ਆਸ-ਪਾਸ ਤੁਰ ਕੇ ਅਨੰਦ ਵਿੱਚ ਦਿਨ ਬਿਤਾਉਂਣ ਲੱਗਾ । ਪਰ ਇੱਕ ਦਿਨ ਆਪਣੇ ਸਾਥੀਆਂ ਦੀ ਮਨੋਹਕ ਧੁਨੀ ਸੁਣ ਕੇ ਘੁਮਿਆਰ ਦੇ ਘਰ ਨੂੰ ਉੱਠ ਨੱਠਾ। ਔਰ ਖੁਰਲੀ ਪਰ ਜਾ ਖਲੋਤਾ । ਘੁਮਿਆਰ ਨੇ ਉਸ ਨੂੰ ਆਪਣਾ ਗਧਾ ਪਛਾਣ ਕੇ ਸ਼ੇਰ ਦੀ ਖੱਲ ਉੱਤੋਂ ਉਤਾਰ ਦਿੱਤੀ ਅਤੇ ਲੱਦ ਕੇ ਸੋਟੇ ਨਾਲ ਅੱਗੇ ਕਰ ਲਿਆ। ਇਸ ਦ੍ਰਿਸ਼ਟਾਂਤ ਤੋਂ ਕਲਗੀਧਰ ਮਹਾਰਾਜ ਜੀ ਨੇ ਆਪਣੇੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਹੇ ਮੇਰੇ ਸਪੁੱਤਰੋ ਮੈਂ ਤੁਹਾਨੂੰ ਇਸ ਗਧੇ ਦੀ ਤਰਾਂ ਕੇਵਲ ਚਿੰਨ੍ਹ ਮਾਤਰ ਸ਼ੇਰ ਨਹੀਂ ਬਣਾਇਆ ਸਗੋਂ ਗੁਣਧਾਰੀ। ਸਰਬਗੁਣ ਭਰਪੂਰ ਜਾਤਪਾਤ ਦੇ ਬੰਧਨਾਂ ਤੋਂ ਮੁਕਤ ਆਪਣੀ ਸੰਤਾਨ ਬਣਾਕੇ ਸ਼੍ਰੀ ਸਾਹਿਬ ਕੌਰ ਦੀ ਗੋਦੀ ਪਾਇਆ ਹੈ। ਹੁਣ ਤੁਸੀਂ ਅਗਿਆਨ ਦੇ ਬਸ ਹੋ ਕੇ ਇਸ ਗਧੇ ਦੀ ਤਰਾਂ ।

ਉਹਨਾਂ ਜਾਤਾਂ ਵਿੱਚ ਹੀ ਜਾ ਵੜੋਂਗੇ ਜਿੰਨਾਂ ਤੋਂ ਮੈਂ ਤੁਹਾਨੂੰ ਕੱਢਿਆ ਹੈ। ਤਾਂ ਇਸ ਗਧੇ ਜਿਹੀ ਦਸ਼ਾ ਹੋਉ । ਔਰ ਤੁਹਾਡੀ ਧਰਮ ਨਿਸ਼ਟਾ ਅਤੇ ਸੂਰਬੀਰਤਾ ਸਭ ਜਾਂਦੀ ਰਹੂ। ਇਸ ਉਪਦੇਸ਼ ਤੋਂ ਬੇਮੁੱਖ ਹੁਣ ਸਾਡੇ ਵਿੱਚੋਂ ਬਹੁਤ ਭਾਈ ਐਸੇ ਹਨ, ਜੋ ਆਪਣੇ ਆਪ ਨੂੰ ਸਿੰਘ ਹੋ ਕੇ ਵੀ ਹਿੰਦੂ ਧਰਮ ਨੂੰ ਮੰਨਦੇ ਹਨ। ਔਰ ਗੁਰਬਾਣੀ ਅਨੁਸਾਰ ਚੱਲਣੇ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਯੁਦਾ ਔਰ ਸ਼੍ਰੋਮਣੀ ਮੰਨਣ ਅਤੇ ਕਹਿਣ ਵਿੱਚ ਹਾਨੀ ਜਾਣਦੇ ਹਾਂ। ਜਿਸ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਆਪਣੇ ਧਰਮ ਪੁਸਤਕਾਂ ਦਾ ਵਿਚਾਰ ਨਹੀਂ ਕੀਤਾ ਅਤੇ ਨਾ ਪੁਰਾਣੇ ਇਤਹਾਸ ਦੇਖੇ ਹਨ। ਕੇਵਲ ਅਗਿਆਨਤਾ ਦੀਆਂ ਪੋਥਿਆਂ ਔਰ ਸਵਾਰਥੀ ਦੀ ਸਿੱਖਿਆਂ ਸੁਣਨ ਵਿੱਚ ਉਮਰ ਬਿਤਾਈ ਹੈ। ਪਰ ਸ਼ੋਕ ਹੈ ਐਸੇ ਭਾਇਆਂ ਉੱਪਰ । ਜੋ ਪਰਮ ਪੂਜਨਿਕ ਪਿਤਾ ਦੇ ਉਪਕਾਰਾਂ ਨੂੰ ਭੁਲਾ ਕੇ ਜਿਸ ਨੂੰ ਨੀਚਉਂ ਊਚ ਕੀਤਾ ਕੰਗਾਲੋਂ ਰਾਜੇ ਬਣਾਏ, ਗਿੱਦੜੋਂ ਸ਼ੇਰ ਔਰ ਚਿੜੀਆਂ ਤੋਂ ਬਾਜ ਸਜਾਏ। ਪਾਖੰਡ ਜਾਲ ਵਿੱਚ ਫਸ ਕੇ ਆਪਣਾ ਮਨੁੱਖ ਜਨਮ ਹਾਰਦੇ ਹੋਏ ਖਾਲਸਾ ਧਰਮ ਤੋਂ ਪਤਿਤ ਹੋ ਰਹੇ ਹਾਂ। ਕੇਵਲ ਹਿੰਦੂ ਧਰਮ ਤੋਂ ਹੀ ਖਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ। ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੁਣ ਸਾਡੇ ਭਾਈ ਆਪਣੇ ਆਪ ਨੂੰ ਯੁਦਾ ਸਮਝਦੇ ਹਨ। ਪਰ ਅਗਿਆਨ ਕਰਕੇ ਖਾਲਸੇ ਨੂੰ ਹਿੰਦੂ ਅਥਵਾ ਹਿੰਦੂਆਂ ਦਾ ਹੀ ਇੱਕ ਸਿਰਕਾ ਖਿਆਲ ਕਰਦੇ ਹਾਂ। ਮੈਂ ਨਿਸ਼ਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਗ੍ਰੰਥ ਨੂੰ ਪੜ ਕੇ ਆਪਣੇ ਧਰਮ ਅਨੁਸਾਰ ਚੱਲਣਗੇ। ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਮੇਂ ਪਾਦਸ਼ਾਹ ਦਾ ਪੁੱਤਰ ਸਮਝ ਕੇ। ਖਾਲਸਾ ਬਣਨਗੇ ਔਰ ਭਰੋਸਾ ਕਰਨਗੇ। ਕਿ ਹਮ ਹਿੰਦੂ ਨਹੀਂ। ਪੰਜਵੀਂ edition ਦੀ ਭੂਮਿਕਾ ਹਮ ਹਿੰਦੂ ਨਹੀਂ ਪੁਸਤਕ ਦੇ ਛਪਣ ਤੱਕ ਅਗਿਆਨੀ ਸਿੱਖਾਂ ਔਰ ਸਵਾਰਥੀ ਹਿੰਦੂਆਂ ਭਾਇਆਂ ਨੇ ਬੜਾ ਰੌਲਾ ਮਚਾਇਆ ਔਰ ਕੀਤੇ। ਇੱਕ ਦੋ ਸ਼ਰਾਰਤੀਆਂ ਨੇ ਆਪਣੇ ਆਪ ਨੂੰ ਖੁੂਫ਼ੀਆ ਪੁਲਿਸ ਦਾ ਅਫ਼ਸਰ ਸਿੱਧ ਕਰਕੇ ਗੁਰਪੁਰ ਨਿਵਾਸੀ ਮਹਾਰਾਜਾ ਸਾਹਿਬ ਨਾਭਾ ਦਾ ਇਸ ਦੀ ਚਿੱਠੀ ਭੇਜ ਕੇ ਆਪਣਾ ਮਨੋਰਥ ਸਿੱਧ ਕੀਤਾ। ਹਮ ਹਿੰਦੂ ਨਹੀਂ ਕਿਤਾਬ ਜੋ ਕਿ ਗੁਮਨਾਮ ਹੈ । ਔਰ ਸਿੱਖ ਵਹ ਹਿੰਦੂਆਂ ਮੇਂ ਫਸਾਦ ਡਾਲਨੇ ਵਾਲੀ ਹੈ ਉਸਕੀ ਤਹਿਕੀਕਾਤ ਕੇ ਲੀਏ government ਨੇ ਮੁਜੇ ਮੁਕੱਰਰ ਕੀਆ ਹੈ ਔਰ government ਕੋ ਇਸਕਾ ਬਹੁਤ ਖਿਆਲ ਹੋ ਰਹਾ ਹੈ। ਕਾ ਪਤਾ ਲਗਨੇ ਪਰ ਸਰਕਾਰ ਸਖਤ ਸਜ਼ਾ ਦੇਗੀ। ਮੈਨੇ ਸਾਰੇ ਪੰਜਾਬ ਕਾ ਦੌਰਾ ਕੀਆ ਹੈ ਔਰ ਖੂਫੀਆ ਤਹਿਕੀਕਾਤ ਸੇ ਕਾ ਪਤਾ ਲਗਾ ਲਿਆ ਹੈ। ਮੈਂ ਨਾਮਦੀਨ ਜ਼ਾਹਿਰ ਕਰ ਦੇਤਾ ਹੂੰ। ਇਸ ਕਿਤਾਬ ਕੇੋ ਬਣਾਨੇ ਵਾਲਾ ਕਾਹਨ ਸਿੰਘ ਹੈ। ਬਿਹਤਰ ਹੋਗਾ ਅਗਰ ਮੇਰੀ ਰਿਪੋਰਟ government ਮੇਂ ਪਹੁੰਚਣੇਂ ਸੇ ਪਹਿਲੇ ਕੋ ਰਿਆਸਤ ਸੇ ਸਜ਼ਾ। ਤਫ਼ਤੀਸ਼ ਕੀ ਜਾਏ ਕਈ ਪ੍ਰੇਮਿਆਂ ਨੇ ਇਹ ਪ੍ਰਗਟ ਕੀਤਾ ਕੀ ਹਮ ਹਿੰਦੂ ਨਹੀਂ। ਇਹ ਰਸਾਲਾ ਕਾਨੂੰਨੀ ਵਿਰੁੱਧ ਦਿਲ ਦਿਖਾਉਣ ਵਾਲੇ ਲੇਖਾਂ ਨਾਲ ਭਰਪੂਰ ਹੈ। ਜਿਸ ਪਰ ਹੇਠ ਲਿਖੀ।

ਔਰ ਇਸ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਕਿਸੀ ਤਰ੍ਹਾਂ ਦੇ ਕਿਸੇ ਦਾ ਦਿਲ ਨਹੀਂ ਦੁਖਾਂ ਸਕਦਾ। ਇਸ ਵਿੱਚ ਹਿੰਦੂ ਧਰਮ ਦਾ ਜ਼ਿਕਰ ਅਜਿਹੇ ਢੰਗ ਨਾਲ ਕੀਤਾ ਗਿਆ ਹੈ ਕਿ ਥੌੜੀ ਜਿਹੀ ਵੀ ਬੇਅਦਬੀ ਨਹੀਂ ਪਾਈ ਜਾਂਦੀ। ਮੈਂ ਨਹੀਂ ਸਮਝ ਦਾ ਕੀ ਕੋਈ ਕਿਸ ਤਰਾਂ ਆਖ ਸਕਦਾ ਹੈ ਕਿ ਰਸਾਲਾ ਬਣਾਉਣ ਵਾਲੇ ਦੇ ਖਿਆਲਾਤ ਕਿਸੇ ਦੇ ਦਿਲ ਦੁਖਾਉਣ ਵਾਲੇ ਹਨ। ਮੈਂ ਆਪਣੀ ਰਾਇ ਇਸ ਰਸਾਲੇ ਬਾਬਤ ਪ੍ਰਗਟ ਕਰਦਾ ਹਾਂ। ਕਿ ਕਿਸੀ ਤਰ੍ਹਾਂ ਕੋਈ ਕਾਨੂੰਨੀ ਇਤਰਾਜ਼ ਇਸ ਕਿਤਾਬ ਬਾਬਤ ਨਹੀਂ ਕਿਹਾ ਜਾ ਸਕਦਾ। ਦੋ ਚਾਰ ਹਿੰਦੂ ਸੱਜਣਾ ਨੇ ਅੰਗਰੇਜ਼ੀ ਸਾਖੀ ਔਰ ਆਦਿਕ ਦੇ ਪ੍ਰਮਾਣ ਦੇ ਕੇ ਇਸ ਰਸਾਲੇ ਦਾ ਖੰਡਨ ਲਿਖਿਆ। ਜਿਨ੍ਹਾਂ ਸੱਜਣਾ ਦਾ ਤੀਜੀ edition ਵਿੱਚ ਖੰਡਨ ਕੀਤਾ ਗਿਆ ਹੈ। ਗੁਰਮਤ ਦੀ ਭੂਮਿਕਾ ਵਿੱਚ ਇਹ ਗੱਲ ਸਾਫ ਦੱਸੀ ਗਈ ਹੈ, ਕਿ ਸਾਖੀ ਇਤਿਹਾਸ ਆਦਿਕ ਉਹੀ ਪੁਸਤਕ ਪ੍ਰਵਾਨ ਹਨ ਜੋ ਗੁਰਬਾਣੀ ਦੇ ਵਿਰੁੱਧ ਨਾ ਹੋਣ। ਜਿਸ ਪੁਸਤਕ ਵਿੱਚ ਜੋ ਲੇਖ ਗੁਰਮਤ ਅਨੁਸਾਰ ਹੈ, ਉਹ ਮੰਨਣੇ ਲਾਇਕ ਹੈ ਔਰ ਜੋ ਲੇਖ ਗੁਰਮਤ ਵਿਰੁੱਧ ਹੈ ਉਹ ਤਿਆਗਣ ਯੋਗ ਹੈ। ਪਰ ਇੱਥੇ ਵੀ ਸੰਖੇਪ ਨਾਲ ਪਾਠਕਾਂ ਨੂੰ ਦੋ ਚਾਰ ਉਦਾਹਰਣ ਦੇ ਕੇ ਸਮਝਾਉਣੀ ਹਾਂ, ਸਿੰਘ ਸੂਰਯੋਧੇ ਵਿੱਚ ਲਿਖਿਆ ਹੈ ਕਿ ਗੁਰੂ ਦਾ ਸਿੱਖ ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ। ਇਹ ਮੰਤਰ ਪੜ ਕੇ ਚੰਦਰਮਾ ਅਤੇ ਸੂਰਜ ਨੂੰ ਮੱਥਾ ਟੇਕੋ। ਪਹਿਲਾਂ ਤਾਂ ਇਹਨਾਂ ਜਾਪ ਦੀਆਂ ਤੁਕਾਂ ਦਾ ਅਰਥ ਇਹੇ ਹੈ ਕਿ ਜੋ ਵਾਹਿਗੁਰੂ ਚੰਦਰਮਾ ਅਤੇ ਸੂਰਜ ਦਾ ਵੀ ਪ੍ਰਕਾਸ਼ਕ ਹੈ। ਸੁੱਖ ਨੂੰ ਨਮਸਕਾਰ ਹੈ। ਦੂਜੇ ਗੁਰਮਤ ਵਿੱਚ ਚੰਦਰਮਾ ਔਰ ਸੂਰਜ ਦੇ ਪੂਜਨ ਦਾ ਨਿਸ਼ੇਦ ਹੈ ਯਥਾ ਪਰਮ ਤਤ ਕੋ ਜਿਨ ਨ ਪਛਾਨਾ ।। ਤਿਨ ਕਰਿ ਈਸਰ ਤਿਨ ਕਹੁ ਮਾਨਾ । ਕੇਤੇ ਸੂਰ ਚੰਦ ਕਹੁ ਮਾਨੈ, ਅਗਨਹੋਤ੍ਰ ਕਈ ਪਵਨ ਪ੍ਰਮਾਨੈ ਬਚਿੱਤਰ ਨਾਟਕ ਅਧਿਆਇ ਛੇਵਾਂ। ਕੋਈ ਪੂਜੇ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ, ਫੋਕਟਿ ਧਰਮੀ ਭਰਮਿ ਭੁਲਾਵੈ। ਭਾਈ ਗੁਰਦਾਸ ਵਾਰ ਪਹਿਲੀ ਭਾਈ ਨੰਦ ਲਾਲ ਔਰ ਲਿਖਿਆ ਹੈ, ਅਮ੍ਰਿੰਤ ਛਕ ਕੇ ਵਰਨ ਔਰ ਜਾਤੀ ਕੀ ਰੀਤ ਨਾ ਤਿਆਗੇਂ ਭਾਵੇਂ ਗੁਰਮਤਿ ਇਸ ਤੋਂ ਧਰਮ ਵਿਰੁੱਧ ਹੈ। ਤੀਜਾ, ਵਿੱਚ ਲਿਖਿਆ ਹੈ ਕਿ ਦੁਖਤ ਪਿ੍ਥਵੀ ਗਊ ਬਣ ਕੇ ਬ੍ਰਹਮਾ ਨੂੰ ਨਾਲ ਲੈ ਕੇ ਅਕਾਲ ਪੁਰਖ ਪਾਸ ਗਈ। ਉਸਦੀ ਬੇਨਤੀ ਕਰ ਅਕਾਲ ਨੇ ਛੇਵੇਂ ਗੁਰੂ ਦਾ ਰੂਪ ਧਾਰਿਆ, ਪਰ ਜਨਮ ਗੁਰੂ ਹਰਗੋਬਿੰਦ ਜੀ ਦਿਸੇ। ਅਨਯਤਾ ਇਸ ਕਥਾ ਲਿਖਣ ਵਾਲੇ ਨੇ ਗੁਰਮਤਿ ਵਿਰੁੱਧ ਅਕਾਲ ਨੂੰ ਜਨਮ ਮਰਨ ਵਾਲਾ ਔਰ ਸਾਬਿਤ ਕੀਤਾ। ਦੂਜੇ ਪੰਜਾਂ ਸਤਿਗੁਰਾਂ ਦੀ ਨਿੰਦਾ ਕੀਤੀ, ਕਿਉਕਿ ਉਨ੍ਹਾਂ ਦੇ ਉਪਦੇਸ਼ਾਂ ਕਰਕੇ ਪਿ੍ਥਵੀ ਦਾ ਭਾਰ ਦੂਰ ਨਹੀਂ ਹੋਇਆ ਸੀ। ਚੌਥਾ ਏਸੇ ਪੋਥੀ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਸਿਆਪਾ ਹੋਇਆ ਔਰ ਗੁਰੂ ਸਾਹਿਬ ਬਹੁਤ ਰੋਏ, ਭਾਵੇਂ ਗੁਰੂ ਦੇ ਮੱਤ ਵਿੱਚ। ਐਸੇ ਕਰਮ ਬਹੁਤ ਹੀ ਨਿੰਦਕ ਕਥਨ ਕੀਤੇ ਹਨ। , ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥ ਤੁਮ ਰੋਵਹੁਗੇ ਓਸ ਨੋ ਤੁਮ ਕਉ ਕਉਣੁ ਰੋਈ॥ ਧੰਧਾ ਪਿਟਿਹੁ ਭਾਈਹੋ ਤੁਮ ਕੂੜੁ ਕਮਾਵਹੁ। ਓਹੁ ਨ ਸੁਣਈ ਕਤ ਹੀ ਤੁਮ ਲੋਕ ਸੁਣਾਵਹੁ । ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ ਜੋ ਹਮਕੋ ਰੋਵੋਗਾ ਕੋਇ, ਤਾਕੋ ਦੁਖ ਹੋਇ, ਕੀਰਤਨ ਕਥਾ ਕੋ ਗਾਵੋ ਬਾਣੀ, । ਗੁਰਬਾਣੀ ਦੀਆਂ ਤੁਕਾਂ ਐਸੇ ਹੀ ਬਿਨਾਂ ਵਿਚਾਰੈ ਜੋ ਹੋਰ ਲੇਖ ਅਗਿਆਨਿਆਂ ਨੇ ਪੁਸਤਕਾਂ ਵਿੱਚ ਲਿਖੇ ਉਹੋ ਆਦਰਯੋਗ ਨਹੀਂ ਯਥਾ, ਗੁਰੂ ਨਾਨਕ ਸਾਹਿਬ ਕੀੜ ਨਗਰ ਵਿੱਚ ਗਏ। ਉਥੇ ਕੀੜਿਆਂ ਦਾ ਹੀ ਰਾਜ ਸੀ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ, ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥ ਦੂਜਾ ਗੁਰੂ ਜੀ ਤੋਂ ਸਿੱਖਾਂ ਨੇ ਕੁੰਭ ਮੇਲੇ ਦਾ ਮਹੱਤਵ ਪੁੱਛਿਆ ਤਾਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਤੀਜਾ ਗੁਰੂ ਸਾਹਿਬ ਨੇ ਆਸਾ ਦੇਸ਼ ਵਿੱਚ ਸ਼ੇਖ ਫਰੀਦ ਨਾਲ ਮੁਲਾਕਾਤ ਕੀਤੀ ਔਰ ਆਸਾ ਰਾਜ਼ ਵਿੱਚ ਬਾਣੀ ਉਚਾਰੀ, ਔਰ ਧਨਾਸਰੀ ਦੇਸ਼ ਵਿੱਚ ਧਨਾਸਰੀ ਰਾਗ ਉਚਾਰਨ ਕੀਤਾ। ਚੌਥਾ, ਛੇਵੇਂ ਗੁਰੂ ਭੂਤ ਔਰ ਭੂਤਨੀਆਂ ਭੇਜ ਕੇ ਦੇਸ਼ ਦੇਸ਼ਾਤਰਾਂ ਤੋਂ ਖਬਰ ਮੰਗਵਾਇਆ ਕਰਦੇ ਸੀ। ਪੰਜਵਾਂ ਦਸਵੇਂ ਗੁਰੂ ਸਾਹਿਬ ਕ੍ਰਿਸ਼ਨ ਦੀ ਤਰ੍ਹਾਂ ਪਾਣੀ ਭਰਨ ਆਈਆਂ ਇਸਤਰੀਆਂ ਦੇ ਘੜੇ ਭੰਨ ਦਿੰਦੇ ਸੀ, ਔਰ ਗੁਆਢੀਆਂ ਦਾ ਮੱਖਣ ਚੁਰਾ ਕੇ ਖਾ ਜਾਂਦੇ ਸੀ। ਛੇਵਾਂ ਸੱਯਦਾਂ ਦੀ ਉਤਪਤੀ ਪਾਡਵਾਂ ਵੇਲੇ ਹੋਈ ਔਰ ਮੁਗਲ ਬ੍ਰਾਹਮਣਾਂ ਦੀ ਉਲਾਦ ਹਾਂ, ਬਹੁਤ ਲੇਖ ਹਨ ਜਿੰਨ੍ਹਾਂ ਦੇ ਏਥੇ ਲਿਖਣ ਕਰਕੇ ਵਿਸਥਾਰ ਹੁੰਦਾ ਹੈ। ਕਬੀਰ ਜੀ ਔਰ ਭਾਈ ਮਨੀ ਸਿੰਘ ਜੀ ਦੇ ਕਥਨ ਅਨੁਸਾਰ ਗੁਰਮੁਖਾਂ ਨੂੰ ਚਾਹੀਏ ਕਿ ਮੱਖਣ ਨੂੰ ਗ੍ਰਹਿਣ ਕਰਕੇ ਛਾਛ ਦਾ ਤਿਆਗ ਕਰ ਦੇਣ। ਸਿਧਾਂਤ ਏਹੇ ਹੈ ਕਿ ਜੋ ਪ੍ਰਮਾਣ ਗੁਰਬਾਣੀ ਸੰਮਤ ਹੈ ਉਹੀ ਮੰਨਣਯੋਗ ਹੈ। ਔਰ ਜੋ ਵਿਰੁੱਧ ਹੈ ਉਸਦਾ ਸਰਬਥਾ ਤਿਆਗ ਹੈ ਜੋ ਲੋਕ ਅਪ੍ਰਮਾਣ ਪ੍ਰਮਾਣਾਂ ਨਾਲ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਦਾ ਯਤਨ ਕਰਦੇ ਹਨ ਉਹ ਆਪਣੀ ਮਿਹਨਤ ਹੀ ਨਹੀਂ ਗਵਾਉਂਦੇ ਸਗੋਂ। ਆਪਣੀ ਅਗਿਆਨਤਾ ਅਥਵਾ ਸਵਾਰਥ ਭਰੀ ਕੁਸ਼ਲਤਾ ਪ੍ਰਸਿੱਧ ਕਰਕੇ ਹਾਸੀ ਅਤੇ ਘਿਰਨਾ ਦੇ ਯੋਗ ਹੁੰਦੇ ਹਾਂ। ਇਸ ਪੁਸਤਕ ਅਥਵਾ ਸਵਾਲ ਪਰ ਜੋ ਪੰਥ ਦੀ ਸੰਮਤੀ ਹੈ ਏਥੇ

ਪਹਿਲਾ ਚਿੱਠੀ ਹਜ਼ੂਰ ਸਾਹਿਬ ਅਬਚਲ ਨਗਰ ਦੀ, ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ

ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਸੇ ਪੁਜ਼ਾਰੀ ਮਾਨ ਸਿੰਘ ਨੇ, ਪੁਜ਼ਾਰੀ ਨਾਰਾਇਣ ਸਿੰਘ ਨੇ ਹੋਰ ਸਰਬੱਤ ਨੇ ਵਾਹਿਗੁਰੂ ਜੀ ਕੀ ਫਤਿਹ ਬੋਲੀ ਹੈ। ਆਪ ਕੀ ਸੁੱਖ ਸਤਿਗੁਰ ਪਾਸੋਂ ਚਾਹਤੇ ਹੈ ਜੀ। ਆਪ ਨੇ ਜੋ ਹਮ ਹਿੰਦੂ ਨਹੀਂ ਪੁਸਤਕ ਰਵਾਨਾ ਕੀਆ ਸੋ ਪਹੁੰਚਾ। ਬੇਸ਼ੱਕ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਤੀਸਰਾ, ਹਿੰਦੂ ਮੁਸਲਮਾਨ ਸੇ ਅਲਹਿਦਾ ਰਚ ਕਰ ਜਾਰੀ ਕੀਆ ਹੈ, ਔਰ ਤਮਾਮ ਪੰਥ ਕੋ ਚਾਹੀਏ ਕਿ ਦਸਵੇਂ ਪਾਤਸ਼ਾਹ ਕੇ ਉਪਰ ਹੀ ਭਰੋਸਾ ਰਖੇਂ। ਸਿਵਾਏ ਉਨਕੇ ਔਰ ਕਿਸੀ ਕੋ ਮਦਦਗਾਰ ਨਾ ਸਮਝੇ। ਖਾਲਸਾ ਪੰਥ ਸੂਰਜ ਕੇ ਸਮਾਨ ਪ੍ਰਕਾਸ਼ ਹੋ ਰਹਾ ਹੈ ਕੁੁਰੀਤੀਏ ਅਗਰ ਸੂਰਜ ਕੇ ਤੇਜ ਕੋ ਰੋਕਣਾ ਚਾਹੇਂ ਤੋ ਰੋਕ ਨਹੀਂ ਸਕਤੇ। ਵੋ ਹਮੇਸ਼ਾ ਪ੍ਰਕਾਸ਼ ਰੂਪ ਹੀ ਰਹੇਗਾ।

Hello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

ਕਿਆ ਕਿਹਾ ਰਹੋ ਹੋ?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

ਮੈਂ ਬਸ ਕੁਛ ਨੀ ਬੱਚਿਆਂ ਨੂੰ ਪੜ੍ਹਾ ਰਹੀ ਸੀ tuition ਤੇ ਇਹਨਾਂ ਨੂੰ ਕਹਾਣੀ ਦੱਸਦੀ ਪਈ ਸੀ ਮੈਂ

ਉਹੀ ਵਿਕਟੋਰੀਆ ਬਾਰੇ ਪੜ੍ਹਾ ਰਹੀ ਸੀ ਮੈਂ ਬੱਚਿਆਂ ਨੂੰ। ਵਿਕਟੋਰੀਆ ਬਾਰੇ ਵਿਕਟੋਰੀਆ ਦੀ ਮਹਾਂਰਾਣੀ ਇੰਗਲੈਂਡ ਬਾਰੇ। ਹਾਂਜੀ ਹਾਂਜੀ ਸਹੀ ਪਕੜੇ ਹੋ। ਹਾਂਜੀ ਉਹਦਾ ਪਤਾ ਹੈ ਨਾ ਥੋੜ੍ਹਾ ਬਹੁਤ ਉਹਦਾ।

ਹਾਂ ਜਵਾਕ ਪੜ੍ਹਦੇ ਪਏ ਆ

ਠੀਕ ਹੈ ਵਿਕਟੋਰੀਆ memorial ਹਾ~ ਉਹ ਜਿਹੜਾ memorial ਹਾਲ ਆ ਹਨਾ ਕਹਾਣੀ ਉਹਦੀ story ਸੁਣਾ ਰਹੇ ਹੋ?

ਕਹਾਣੀ ਹੈਗੀ ਹੈ chapter ਹੈਗਾ ਨਾ ਜਿਹੜਾ ਮਤਲਬ ਉਹ ਕਾਫ਼ੀ ਉਹਨਾਂ ਦੇ ਹੈਗੇ ਆ ਅੰਗਰੇਜ਼ਾਂ ਅਗਰੂਜ਼ਾਂ ਬਾਰੇ, ਤੇ ਵਿਕਟੋਰੀਆ ਬਾਰੇ ਵੀ ਹੈਗਾ ਵਾ, ਤੇ ਮੈਂ ਦੱਸਦੀ ਪਈ ਸੀ ਬੱਚਿਆਂ ਨੂੰ ਵੀ ਏਦਾਂ ਏਦਾਂ ਹੈਗਾ ਵਾ

GK ਦੀ book ਹੈਗੀ ਨਾ ਉਹਦੇ ਵਿੱਚ ਅਲਬਰਟ ਆਈਨਸਟਾਇਨ ਬਾਰੇ ਵੀ ਦੱਸਿਆ ਹੋਇਆ ਵਾ ਇਹਨਾਂ ਸਭ ਬਾਰੇ ਦੱਸਿਆ ਹੋਇਆ ਵਾ

ਅਲੈਗਜੈਂਡਰ ਬਾਰੇ ਬਾਰੇ ਦੱਸਿਆ ਹੋਇਆ, ਵਿਕਟੋਰੀਆ ਬਾਰੇ ਵੀ ਦੱਸਿਆ ਹੋਇਆ ਵਾ, ਇਹ ਸਭ ਬਾਰੇ ਦੱਸਿਆ, ਤਾਂ ਉਹਨਾਂ ਨੂੰ ਬੱਚਿਆਂ ਨੂੰ ਦੱਸਦੀ ਪਈ ਸੀ।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

ਤੁਹਾਨੂੰ ਪਤਾ ਹੀ ਹੋਣਾ ਕਹਾਣੀ ਇਹਦੀ ਕੀ ਹੈ ਕਿ ਮਤਲਬ ਇੱਕ ਸ਼ਾਨਦਾਰ architecture ਹੈਗਾ ਵਾ।

ਅੱਛਾ। ਤੇ ਇਹ ਬ੍ਰਿਟਿਸ਼ ਦੁਆਰਾ ਬਣਾਇਆ ਗਿਆ ਵਾ ਲਾਰਡ ਕਾਰਨਵਾਲਿਸ ਦੁਆਰਾ ਮਸ਼ਹੂਰ ਬਣਾਇਆ ਗਿਆ ਠੀਕ ਹੈ ਯਾਦਗਾਰ ਵਜੋਂ ਬਣਾਇਆ ਗਿਆ

ਹਮ ਲਾਰਡ ਕਾਰਨਵਾਲਿਸ ਤੁਸੀਂ ਸੁਣਿਆ ਹੀ ਹੋਣਾ ਤੁਸੀਂ ਲਾਰਡ ਕਾਰਨਰ

ਉਹ ਕਿਹਨੇ ਬਣਾਇਆ ਸੀ ਤੇ ਕਿਉਂ ਬਣਾਇਆ ਸੀ because ਕਿਉਂਕਿ ਜਦੋਂ ਇਹਨਾਂ ਦੀ death ਹੋ ਗਈ ਸੀ ਉਸ ਤੋਂ ਬਾਅਦ ਬਣਾਇਆ ਸੀ ਸ਼ਾਇਦ ਕੁਛ ਆ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 ਇਹਨੂੰ ਇਹਨੂੰ ਬਣਾਇਆ ਸੀ Prince of ਵੈਲਜ ਨੇ ਬਣਾਇਆ ਸੀ ਰਾਜਾ ਉਹਨੇ ਬਣਾਇਆ ਸੀਗਾ।

ਉੱਨੀ ਸੌ ਛੇ ਤੋਂ ਲੈ ਕੇ ਉੱਨੀ ਸੌ ਇੱਕੀ ਤੱਕ ਬਣਾਇਆ ਸੀਗਾ ਮਤਲਬ ਕਿੰਨੇ ਪੰਦਰਾਂ ਸਾਲ ਲੱਗ ਗਏ ਬਣਾਉਣ 'ਚ ਦੇਖ ਲਓ ਪੰਦਰਾਂ ਛੋਲਾਂ ਸਾਲ ਹਾਂਜੀ ਹਾਂਜੀ ਇਹ ਜੋ prince of ਵੈਲਜ ਹੈ ਇਹ ਰਾਜਾ ਵੀ ਬਣਿਆ ਸੀ ਨਾ, ਹਾਂ ਹਾਂ ਇਹ ਰਾਜਾ ਹੀ ਸੀਗਾ। ਤੇ ਮੈਂ ਸੁਣਿਆ ਵੀ ਮਤਲਬ ਇਹਦੀ ਯਾਦ ਮਹਾਰਾਣੀ ਵਿਕਟੋਰੀਆ ਦੀ ਯਾਦ ਯਾਦਗਾਰ ਕਰਕੇ ਨਾ ਪੱਚੀ ਗੈਲਰੀਆਂ twent~ ਅਹ twenty five gallery ਤੇ ਅਜ਼ੀਬ ਘ~ ਅਹ ਅਜ਼ਾਇਬ ਘਰ ਬਣਾਏ ਸੀ ਇਹਨਾਂ ਨੇ।

ਹਾਂ ਉਹਦੀਆਂ ਕੁਛ ਮੂਰਤੀਆਂ ਵਗ਼ੈਰਾ ਰੱਖ ਦਿੰਦੇ ਆ,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

ਹਮ

Memorial ਵਿਕਟੋਰੀਆ। ਇਹ ਉਹੀ ਰਾਜ ਹੈ ਕਿ ਮਹਾਰਾਣੀ ਵਿਕਟੋਰੀਆ ਦੇ ਮਤਲਬ ਕਿ ਸਰਧਾਂਜਲੀ ਦੇਣ ਲਈ ਬਣਾਇਆ ਹੈ ਇਹਨੂੰ ਤੇ ਬ੍ਰਿਟਿਸ਼ ਹਮ ਬ੍ਰਿਟਿਸ਼ ਤਾਜ਼ ਦਾ ਇੱਕ ਰਾਜ ਸੀਗਾ ਮਤਲਬ ਵੀ ਜਿਹੜਾ

diamond ਉਹੀ ਆ ਤੇ ਕਹਿੰਦੇ ਕਿ ਵਿਕਟੋਰੀਆ ਦੀ ਮੌਤ ਤੋਂ ਬਾਅਦ ਬਣਾਇਆ ਸੀ ਉੱਨੀ ਸੌ ਛੇ ਤੋਂ ਲੈ ਕੇ ਉੱਨੀ ਸੌ ਇੱਕੀ ਤੱਕ ਬਣਵਾਇਆ ਗਿਆ ਸੀ ਇਹਨੂੰ ਹਮ ਉਹ ਸ਼ਾਇਦ ਮੈਂ ਕੁਛ ਅਹ ਠੀਕ ਆ ਠੀਕ ਆ ਉਹਦੇ ਵਾਸਤੇ ਬਣਾਇਆ ਸੀ ਤਾਜ਼ ਜਿਹੜੇ ਹਨਾ ਇਹਨਾਂ ਦੇ ਹੁੰਦੇ ਆ ਜਿਹੜਾ, ਪਾਉਂਦੇ ਸਾਰੇ ਵਿਕਟੋਰੀਆ ਹੈਗੀ ਉਹ ਵੀ ਤਾਂ ਪਾਉਂਦੀ ਹੈ। ਹਮ ਹਮ ਜਿਹਦੇ ਵਿੱ~ ਤੇ ਨਾ ਤੁਸੀਂ ਇਹਦੇ related news ਸੁਣੀ ਨਾ ਇੱਕ news ਵੀ related ਆਈ ਹੈ,

ਮਿਲਿਆ ਵਾ ਤੇ ਮੋਦੀ ਜੀ ਕਹਿੰਦੇ ਤੁਸੀਂ ਚੋਰੀ ਕਰਕੇ ਲੈ ਕੇ ਤੁਹਾਨੂੰ ਪਤਾ ਉਹਨਾਂ ਨੇ ਅੰਗਰੇਜ਼ਾਂ ਨੇ ਆਪਾਂ ਨੂੰ ਗੁਲਾਮ ਬਣਾ ਕੇ ਰੱਖਿਆ ਸੀਗਾ ਚੋਰੀ ਕਰਕੇ ਲੈ ਵੀ ਜਾ ਸਕਦਾ ਉਹਨਾਂ ਦਾ ਕੀ ਭਰੋਸਾ ਹੈਗਾ। ਹਮ ਹਮ ਨਹੀਂ ਵੈਸੇ ਜਿਹੜਾ ਇਹਨਾਂ ਨੇ ਉਹ ਕਹਿ ਰਹੇ ਹੋ ਨਾ ਕੋਹੀਨੂਰ ਹੀਰਾ, ਜਿਹੜਾ ਇੰਗ~ ਮਹਾਰਾਣੀ ਇੰਗਲੈਂਡ ਦੀ ਮਹਾਰਾਣੀ ਸੀ ਹੁਣ ਜਿਹਦੀ death ਹੋਈ ਹੈ ਤੇ ਉਹਨਾਂ ਦੇ।

ਇੰਡੀਆ ਦਾ ਹੈਗਾ ਤੇ ਉਹ ਮੋਦੀ ਜੀ ਨੇ claim ਵੀ ਕੀਤਾ ਹਾਲੇ ਤੱਕ ਕੋਈ ਆਈ ਨੀ ਸੁਣਵਾਈ ਨੀ ਆਈ ਹੈ।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

ਹਾਂ ਬਿਲਕੁਲ ਸਹੀ ਗੱਲ ਹੈ।

ਇੰਡੀਆ 'ਚ ਜਿਵੇਂ ਆਹ ਕਾਰਜਕਾਲ ਨੇ ਹਨਾ ਇਹਨਾਂ ਦਾ time time period ਹੁੰਦਾ ਹੈ ਇਹਨਾਂ ਦਾ ਕਿ ਪੰਜ ਪੰਜ ਸਾਲ ਰਹਿਣਾ ਆਂ ਓਦਾਂ ਸਾਲ ਦੀ ਸੀਗੀ ਤੇ ਸੱਤ ਮਹੀਨੇ ਦੋ ਅਹ ਸੱਤ ਮਹੀਨੇ ਅਤੇ ਦੋ ਦਿਨ ਇਹਨੇ ਰਾਜ ਕੀਤਾ ਸੀਗਾ। ਹਮ sixty-three years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

ਕਹਿੰਦੇ ਵਿਕਟੋਰੀਆ memorial ਜਿਹੜਾ ਹੈਗਾ ਹੈ ਇੱਕ ਸੌ ਸਤਾਰਾਂ ਸਾਲ ਪੁਰਾਣਾ ਹੈਗਾ। ਇੱਕ ਸੌ ਸਤਾਰਾਂ ਸਾਲ ਪੁਰਾਣਾ ਇੰਨਾ ਪੁਰਾਣਾ।

ਤੇ ਵਿਕਟੋਰੀਆ ਜਿਹੜਾ ਵਿਕਟੋਰੀਆ ਦਾ memorial ਬਣਾਇਆ ਸੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਮੂਰਤੀਆਂ ਬਣਾਈਆਂ ਗਈਆਂ ਨੇ। ਹਮ ਕਹਿੰਦੇ ਇਹਦੇ ਵਿੱਚ ਇਹ ਸੀਗਾ ਇੱਕ ਮਹਾਰਾਣੀ ਦੀ ਵਿਕਟੋਰੀਆ ਦੀ ਖੁੱਦ ਦੀ ਮੂਰਤੀ ਸੀਗੀ

ਹਮ ਹਮ ਤੇ ਕਹਿੰਦੇ ਇੱਕ ਸਮਾਰਕ ਉੱਤੇ ਦੀ ਸੋਨੇ ਮੂਰਤੀ ਵੀ ਸੀਗੀ ਮੂਰਤੀ ਤੇ ਜਿਹਦੇ ਜਿਹਦੇ ਥੱਲੇ ਲਿਖਿਆ ਹੋਇਆ ਸੀਗਾ ਕਿ ਹਿੰਮਤ ਤੇ ਉਹ ਦਿਖਾਉਂਦਾ ਹੈ, ਉਹ ਲਿਖਿਆ ਹੋਇਆ ਸੀ ਥੱਲੇ

ਕੀ ਵਿਕਟੋਰੀਆ ਦੀ, ਵਿਕਟੋਰੀਆ ਦੀ ਮੂਰਤੀ ਵੀ ਸੋਨੇ ਦੀ ਹੈ। ਹਾਂ ਕਹਿੰਦੇ ਤਾਂ ਹੈ ਇਹ ਇੱਕ ਮਤਲਬ ਮੂਰਤੀ ਹੈਗੀ ਆ ਸਮਾਰਕ ਹੈਗਾ, ਸਮਾਰਕ ਹੈਗਾ ਮੂਰਤੀ ਨੀ ਹੈਗੀ Okay ਹਾਂਜੀ।

ਸਮਾਰਕ ਜਿੱਦਾਂ ਉਹ ਬਣਾਇਆ ਹੁੰਦਾ ਵਾ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

ਹਮ ਹਮ ਤੇ ਜਦੋਂ ਮਹਾਰਾਣੀ ਵਿਕਟੋਰੀਆ ਦੀ death ਹੋਈ ਸੀ ਜਦੋਂ ਉਹਨਾਂ ਨੂੰ ਦਫ਼ਨਾਇਆ ਗਿਆ ਸੀ ਤੁਹਾਨੂੰ ਪਤਾ ਅੰਗਰੇਜ਼ਾਂ ਦੇ ਵਿੱਚ ਤਾਂ ਦਫ਼ਨਾਇਆ ਹੀ ਜਾਂਦਾ ਹੈ,

ਮਹਾਰਾਣੀ ਵਿਕਟੋਰੀਆ ਦੇ ਤਾਬੂਤ ਕਹਿੰਦੇ RM of ਉਹ ਮਤਲਬ ਉਹਦੇ ਲੇਖ ਰਾਹੀਂ ਕੁਰਬਾਨ ਕਰ ਦਿੱਤਾ ਸੀ ਉਹਦੇ ਵਿੱਚ ਇੱਕ ਅੰਗੂਠੀ ਸੀਗੀ ਮਤਲਬ ਜਿਹਨੂੰ ਆਪਾਂ ਤਾਂਬਾ ਕਹਿ ਦਿੰਦੇ ਹਾਂ ਠੀਕ ਨਹੀਂ ਉਹਦੇ ਵਿੱਚ ਕਹਿੰਦੇ ਉਹਦੇ ਚਿੱਟਾ ਪਹਿਰਾਵਾ ਮਤਲਬ ਜਿਹੜਾ ਉਹਨੇ ਵਿਆਹ ਤੇ ਪਾਇਆ ਹੋਇਆ ਸੀ ਉਹ ਵੀ ਰੱਖਿਆ ਗਿਆ ਸੀ ਵਿੱਚ ਉਹਦੇ ਹਾਂ ਹਾ ਤੇ ਕਹਿੰਦੇ ਕਿ ਉਹ ਜਿਹੜੀ ਅੰਗੂਠੀ ਸੀਗੀ ਅੰਗੂਠੀ ਕਹਿੰਦੇ ਅੰਗੂਠੀ ਪਾ ਕੇ ਦਫ਼ਨਾ ਦਿੱਤਾ ਸੀ ਉਹਨੂੰ

ਹਮ ਇੱਕ ਉਹ ਵੀ ਹੈ ਵਿਕਟੋਰੀਆ ਦਾ ਰਾਜ ਕਿਸ ਲਈ ਜਾਣਿਆ ਜਾਂਦਾ ਹੈ। ਵਿਕਟੋਰੀਆ ਦਾ ਰਾਜ ਕਿਸ ਲਈ ਜਾਣਿਆ ਜਾਂਦਾ ਹੈ।

ਉਹੀ ਕਿ ਮਤਲਬ ਅਹ Secret ਸਿਗਨੇਚਰਾਂ ਕਰਕੇ ਕੁਛ ਜਾਣਿਆ ਜਾਂਦਾ ਹੈ ਨਾ ਇਹ